ਉਬੁੰਟੂ ਸੋਫਟਵੇਅਰ ਸੈਂਟਰ ਦੇ ਸਪੋਕਨ ਟਿਅਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ਉਬੁੰਟੂ ਆਪਰੇਟਿੰਗ ਸਿਸਟਮ ਵਿੱਚ ਉਬੁੰਟੂ ਸੋਫਟਵੇਅਰ ਸੈਂਟਰ ਕਿਵੇਂ ਵਰਤਣਾ ਹੈ ਡਾਉਨਲੋਡ ਇੰਸਟਾਲ ਅਪਡੇਟ ਅਤੇ ਸੋਫਟਵੇਅਰ ਅਨਇੰਸਟਾਲ ਕਿਵੇਂ ਕਰਦੇ ਹਨ
ਉਬੁੰਟੂ ਸੋਫਟਵੇਅਰ ਸੈਂਟਰ ਕੀ ਹੈ160 ਇਹ ਇੱਕ ਟੂਲ ਹੈ ਜੋ ਤੁਹਾਨੂੰ ਉਬੁੰਟੂ ਆਪਰੇਟਿੰਗ ਸਿਸਟਮ ਉੱਤੇ ਸੋਫਟਵੇਅਰ ਦੇ ਪਰਬੰਧਨ ਦੀ ਆਗਿਆ ਦਿੰਦਾ ਹੈ
ਤੁਸੀ ਇਸਦੀ ਵਰਤੋ ਸੋਫਟਵੇਅਰ ਨੂੰ ਲੱਭਣ ਡਾਇਨਲੋਡ ਕਰਨ ਇੰਸਟਾਲ ਕਰਨ ਅਪਡੇਟ ਕਰਨ ਜਾਂ ਅਨਇੰਸਟਾਲ ਕਰਨ ਲਈ ਕਰ ਸਕਦੇ ਹੋ
ਉਬੁੰਟੂ ਸੋਫਟਵੇਅਰ ਸੈਂਟਰ ਹਰ ਇੱਕ ਸੋਫਟਵੇਅਰ ਲਈ ਸਮੀਖਿਆ ਅਤੇ ਰੇਟਿੰਗ ਦੀ ਸੂਚੀ ਦਿੰਦਾ ਹੈ
ਇਸ ਤਰ੍ਹਾਂ ਇਸਦੀ ਵਰਤੋ ਕਰਨ ਤੋਂ ਪਹਿਲਾਂ ਤੁਹਾਨੂੰ ਸੋਫਟਵੇਅਰ ਦੇ ਬਾਰੇ ਵਿੱਚ ਜਾਣਕਾਰੀ ਹੁੰਦੀ ਹੈ
ਇਹ ਸੋਫਟਵੇਅਰ ਹਿਸਟਰੀ ਦਾ ਰਿਕਾਰਡ ਵੀ ਰੱਖਦਾ ਹੈ
ਇਸ ਸਪੋਕਨ ਟਿਊਟੋਰਿਅਲ ਵਿੱਚ ਅਸੀ ਉਬੁੰਟੂ ਵਰਜਨ 1110 ਉੱਤੇ ਉਬੁੰਟੂ ਸੋਫਟਵੇਅਰ ਸੈਂਟਰ ਦੀ ਵਰਤੋ ਕਰ ਰਹੇ ਹਾਂ
ਟਿਊਟੋਰਿਅਲ ਦੇ ਨਾਲ ਅੱਗੇ ਵਧਣ ਦੇ ਲਈ ਤੁਸੀ ਇੰਟਰਨੇਟ ਨਾਲ ਜੁੜੇ ਹੋਣੇ ਚਾਹੀਦੇ ਹੋ
ਸੋਫਟਵੇਅਰ ਨੂੰ ਇੰਸਟਾਲ ਕਰਨ ਲਈ ਤੁਸੀ ਸਿਸਟਮ ਐਡਮਿਨਿਸਟ੍ਰੇਟਰ ਹੋਣੇ ਚਾਹੀਦੇ ਹੋ ਜਾਂ ਤੁਹਾਡੇ ਕੋਲ ਐਡਮਿਨਿਸਟ੍ਰੇਟਰ ਦੇ ਅਧਿਕਾਰ ਹੋਣੇ ਚਾਹੀਦੇ ਹੋ
ਆਪਣੇ ਲੌਂਚਰ ਵਿਚੋਂ ਉਬੁੰਟੂ ਸਾਫਟਵੇਅਰ ਸੈਂਟਰ ਆਇਕਨ ਉੱਤੇ ਕਲਿਕ ਕਰੋ
ਉਬੁੰਟੂ ਸੋਫਟਵੇਅਰ ਸੈਂਟਰ ਵਿੰਡੋ ਸਾਹਮਣੇ ਆਉਂਦਾ ਹੈ
ਵਿੰਡੋ ਦੇ ਸਭ ਤੋਂ ਉੱਤੇ ਖੱਬੇ ਪਾਸੇ ਏਐਲਐਲ ਸਾਫਟਵੇਅਰ ਇੰਸਟਾਲਡ ਅਤੇ ਹਿਸਟਰੀ ਬਟਨ ਦਿਖਾਏ ਹੋਏ ਹਨ
ਸਰਚ ਫੀਲਡ ਸਭ ਤੋਂ ਉੱਤੇ ਸੱਜੇ ਪਾਸੇ ਕੋਨੇ ਵਿਚ ਦਿਖਾਇਆ ਹੋਇਆ ਹੈ
ਉਬੁੰਟੂ ਸੋਫਟਵੇਅਰ ਸੈਂਟਰ ਵਿੰਡੋ ਦੋ ਪੈਨਲਸ ਵਿੱਚ ਵੰਡਿਆ ਹੈ
ਖੱਬਾ ਪੈਨਲ ਸੋਫਟਵੇਅਰ ਸ਼ਰੇਣੀਆਂ ਦੀ ਸੂਚੀ ਦਿਖਾਉਂਦਾ ਹੈ
ਸੱਜਾ ਪੈਨਲ ਵਾਟਸ ਨਿਊ ਅਤੇ ਟੌਪ ਰੇਟਡ ਨੂੰ ਦਿਖਾਉਂਦਾ ਹੈ
ਵਾਟਸ ਨਿਊ ਪੈਨਲ ਉਸ ਸੋਫਟਵੇਅਰ ਨੂੰ ਸੂਚੀਬੱਧ ਕਰਦਾ ਹੈ ਜਿਸਨੂੰ ਹਾਲ ਵਿੱਚ ਜਾਰੀ ਕੀਤਾ ਗਿਆ ਹੈ
ਟੌਪ ਰੇਟਡ ਪੈਨਲ ਉਸ ਸੋਫਟਵੇਅਰ ਦੀ ਸੂਚੀ ਨੂੰ ਦਿਖਾਉਂਦਾ ਹੈ ਜਿਸਨੂੰ ਉੱਚ ਉਪਯੋਗਕਰਤਾ ਦਰਜਾ ਮਿਲਿਆ ਹੈ ਅਤੇ ਸਭ ਤੋਂ ਜਿਆਦਾ ਵਾਰ ਡਾਉਨਲੋਡ ਕੀਤਾ ਗਿਆ ਹੈ
ਚਲੋ ਸ਼੍ਰੇਣੀ ਦੇ ਮਾਧਿਅਮ ਨਾਲ ਸੋਫਟਵੇਅਰ ਲਈ ਬਰਾਉਜ ਕਰਦੇ ਹਾਂ
ਖੱਬੇ ਪੈਨਲ ਵਿਚੋਂ ਇੰਟਰਨੈੱਟ ਉੱਤੇ ਕਲਿਕ ਕਰੋ
ਇੰਟਰਨੈਟ ਸ਼੍ਰੇਣੀ ਲਈ ਇੰਟਰਨੈਟ ਸੋਫਟਵੇਅਰ ਅਤੇ ਟਾਪ ਰੇਟੇਡ ਸੋਫਟਵੇਅਰ ਦੀ ਸੂਚੀ ਦਿਖਾਈ ਗਈ ਹੈ
ਧਿਆਨ ਦਿਓ ਕਿ ਕੁੱਝ ਸੋਫਟਵੇਅਰ ਕੋਲ ਇਕ ਟਿਕ ਮਾਰਕ ਵਾਲਾ ਚੱਕਰ ਹੈ
ਇਹ ਦਰਸ਼ਾਂਦਾ ਹੈ ਕਿ ਇਹ ਸੋਫਟਵੇਅਰ ਤੁਹਾਡੇ ਕੰਪਿਊਟਰ ਵਿੱਚ ਪਹਿਲਾਂ ਤੋਂ ਹੀ ਇੰਸਟਾਲ ਕੀਤਾ ਗਿਆ ਹੈ
ਇੰਟਰਨੇਟ ਸ਼੍ਰੇਣੀ ਵਿੱਚ ਜਿਆਦਾ ਸੋਫਟਵੇਅਰ ਦੇਖਣ ਦੇ ਲਈ ਏਐਲਐਲ ਆਇਕਨ ਉੱਤੇ ਕਲਿਕ ਕਰੋ
ਏਐਲਐਲ ਸਾਫਟਵੇਅਰ ਜੋ ਇੰਟਰਨੇਟ ਸ਼੍ਰੇਣੀ ਲਈ ਉਪਲੱਬਧ ਹੈ ਵਿਡੋਂ ਉੱਤੇ ਸੂਚੀਬੱਧ ਹੈ
ਤੁਸੀ ਸੋਫਟਵੇਅਰ ਨੂੰ ਬਾਈ ਨਾਮੇ ਬਾਈ ਟੌਪ ਰੇਟਡ ਜਾਂ ਬਾਈ ਨੇਵੈਸਟ ਫਰਸਟ ਦੁਆਰਾ ਵੀ ਲੜੀਬੱਧ ਕਰ ਸਕਦੇ ਹੋ
ਉੱਤੇ ਸੱਜੇ ਪਾਸੇ ਕੋਨੇ ਵਿਚ ਡਰਾਪ ਡਾਉਨ ਕਲਿਕ ਕਰੋ
ਸੂਚੀ ਵਿਚੋਂ ਬਾਈ ਟੌਪ ਰੇਟਡ ਚੁਣੋ
ਇੰਟਰਨੈਟ ਸੋਫਟਵੇਅਰ ਰੇਟਿੰਗ ਦੇ ਆਰਡਰ ਅਨੁਸਾਰ ਰਖਿਆ ਗਿਆ ਹੈ
ਸੋਫਟਵੇਅਰ ਦੀ ਸਾਰੀ ਸੂਚੀ ਦੇਖਣ ਦੇ ਲਈ ਜੋ ਤੁਹਾਡੇ ਕੰਪਿਊਟਰ ਵਿੱਚ ਇੰਸਟਾਲ ਕੀਤਾ ਹੋਇਆ ਹੈ ਇੰਸਟਾਲਡ ਬਟਨ ਉੱਤੇ ਕਲਿਕ ਕਰੋ
ਸੋਫਟਵੇਅਰ ਸ਼੍ਰੇਣੀ ਦਿਖਾਈ ਗਈ ਹੈ
ਸਾਉਂਡ ਐਂਡ ਵੀਡੀਓ ਦੇ ਸਾਹਮਣੇ ਛੋਟੇ ਤਿਕੋਣੀ ਬਟਨ ਉੱਤੇ ਕਲਿਕ ਕਰੋ
ਸਾਉਂਡ ਅਤੇ ਵੀਡੀਓ ਲਈ ਤੁਹਾਡੇ ਕੰਪਿਊਟਰ ਵਿੱਚ ਇੰਸਟਾਲਡ ਸੋਫਟਵੇਅਰ ਦੀ ਸੂਚੀ ਦਿਖਾਈ ਹੋਈ ਹੈ
ਏਐਲਐਲ ਸਾਫਟਵੇਅਰ ਉੱਤੇ ਕਲਿਕ ਕਰੋ ਅਤੇ ਡਰਾਪ ਡਾਉਨ ਵਿਚੋਂ ਪ੍ਰੋਵਾਈਡਿਡ ਬਾਈ ਉਬੁੰਟੂ ਚੁਣੋ
ਉਬੁੰਟੂ ਦੁਆਰਾ ਪ੍ਰਦਾਨ ਕੀਤੇ ਗਏ ਸਾਰੇ ਸੋਫਟਵੇਅਰਸ ਸੂਚੀਬੱਧ ਹਨ
ਹੁਣ ਵੀਐਲਸੀ ਮੀਡੀਆ ਪਲੇਅਰ ਸੋਫਟਵੇਅਰ ਨੂੰ ਇੰਸਟਾਲ ਕਰੋ
ਵਿੰਡੋ ਦੇ ਉੱਤੇ ਸੱਜੇ ਪਾਸੇ ਸਰਚ ਬਾਕਸ ਵਿੱਚ ਵੀਐਲਸੀ ਟਾਈਪ ਕਰੋ
ਵੀਐਲਸੀ ਮੀਡੀਆ ਪਲੇਅਰ ਨੂੰ ਦਿਖਾਇਆ ਗਿਆ ਹੈ
ਹੁਣ ਇੰਸਟਾਲ ਉੱਤੇ ਕਲਿਕ ਕਰੋ
ਆਥੈਂਟੀਕੇਸ਼ਨ ਡਾਇਲਾਗ ਬਾਕਸ ਸਾਹਮਣੇ ਆਉਂਦਾ ਹੈ
ਆਪਣਾ ਸਿਸਟਮ ਪਾਸਵਰਡ ਭਰੋ
ਆਥੈਂਟੀਕੇਟ ਉੱਤੇ ਕਲਿਕ ਕਰੋ
ਪ੍ਰੋਗਰੇਸ ਬਾਰ ਨੂੰ ਵੇਖੋ ਜੋ ਦਰਸ਼ਾਂਦਾ ਹੈ ਕਿ ਵੀਐਲਸੀ ਇੰਸਟਾਲ ਕੀਤਾ ਜਾ ਰਿਹਾ ਹੈ
ਇੰਸਟਾਲ ਹੋਣ ਵਾਲੇ ਪੈਕੇਜਸ ਦੇ ਆਕਾਰ ਅਤੇ ਗਿਣਤੀ ਦੇ ਅਨੂਸਾਰ ਇੰਸਟਾਲੇਸ਼ਨ ਕੁੱਝ ਸਮਾਂ ਲੈ ਸਕਦਾ ਹੈ
ਸਭ ਤੋਂ ਉਪਰਲੇ ਬਟਨ ਦੇ ਦੁਆਰਾ ਵੀ ਪ੍ਰੋਗਰੇਸ ਤਰੱਕੀ ਨੂੰ ਦਿਖਾਇਆ ਜਾਂਦਾ ਹੈ
ਤੁਸੀ ਹੋਰ ਐਪਲੀਕੇਸ਼ਨ ਐਕਸੇਸ ਕਰ ਸਕਦੇ ਹੋ ਜਦੋਂ ਇੰਸਟਾਲੇਸ਼ਨ ਕੀਤੀ ਜਾ ਰਹੀ ਹੋਵੇ
ਵੀਐਲਸੀ ਇੰਸਟਾਲ ਹੋ ਜਾਣ ਦੇ ਬਾਅਦ ਇੱਥੇ ਵੀਐਲਸੀ ਦੇ ਸਾਹਮਣੇ ਇੱਕ ਛੋਟਾ ਟਿਕ ਮਾਰਕ ਹੁੰਦਾ ਹੈ
ਰਿਮੂਵ ਬਟਨ ਨੂੰ ਸੱਜੇ ਪਾਸੇ ਦਿਖਾਇਆ ਗਿਆ ਹੈ
ਜੇਕਰ ਤੁਸੀ ਵੀਐਲਸੀ ਨੂੰ ਅਨਇੰਸਟਾਲ ਕਰਣਾ ਚਾਹੁੰਦੇ ਹੋ ਤਾਂ ਕੇਵਲ ਰਿਮੂਵ ਬਟਨ ਉੱਤੇ ਕਲਿਕ ਕਰੋ
ਇਸੇ ਤਰ੍ਹਾਂ ਤੁਸੀ ਹੋਰ ਸੋਫਟਵੇਅਰ ਪੈਕੇਜਸ ਨੂੰ ਖੋਜ ਸਕਦੇ ਹੋ ਅਤੇ ਇੰਸਟਾਲ ਕਰ ਸਕਦੇ ਹੋ
ਹੁਣ ਹਿਸਟਰੀ ਵੇਖੋ
ਇਹ ਸਾਨੂੰ ਸਾਡੇ ਦੁਆਰਾ ਕੀਤੇ ਗਏ ਇੰਸਟਾਲੇਸ਼ਨ ਅਪਡੇਟਸ ਸੋਫਟਵੇਅਰ ਨੂੰ ਹਟਾਉਣ ਆਦਿ ਬਦਲਾਵਾਂ ਨੂੰ ਦੇਖਣ ਦੀ ਆਗਿਆ ਦਿੰਦਾ ਹੈ
ਹਿਸਟਰੀ ਉੱਤੇ ਕਲਿਕ ਕਰੋ
ਹਿਸਟਰੀ ਡਾਇਲਾਗ ਬਾਕਸ ਵਿਖਾਈ ਦਿੰਦਾ ਹੈ
ਤੁਸੀ ਆਪਣੀ ਹਿਸਟਰੀ ਨੂੰ ਏਐਲਐਲ ਚੇਂਜਜ਼ ਇੰਸਟਾਲੇਸ਼ਨਜ਼ ਅਪਡੇਟਸ ਅਤੇ ਰਿਮੂਵਲਜ਼ ਦੁਆਰਾ ਚੈਕ ਕਰ ਸਕਦੇ ਹੋ
ਏਐਲਐਲ ਚੇਂਜਜ਼ ਉੱਤੇ ਕਲਿਕ ਕਰੋ
ਕੀਤੇ ਗਏ ਸਾਰੇ ਪਰਿਵਰਤਨਾਂ ਦੀ ਸੂਚੀ ਵਿਖਾਈ ਦਿੰਦੀ ਹੈ ਜਿਵੇਂ ਕਿ ਇੰਸਟਾਲੇਸ਼ਨਜ਼ ਅਪਡੇਟਸ ਅਤੇ ਰਿਮੂਵਲਜ਼
ਤੁਸੀ ਇੰਸਟਾਲ ਸੋਫਟਵੇਅਰ ਨੂੰ ਲਗਾਤਾਰ ਅਪਡੇਟ ਵੀ ਕਰ ਸਕਦੇ ਹੋ
ਤੁਸੀ ਉਬੁੰਟੂ ਅਤੇ ਉਬੁੰਟੂ ਸੋਫਟਵੇਅਰ ਸੈਂਟਰ ਦੇ ਬਾਰੇ ਵਿੱਚ ਜਿਆਦਾ ਜਾਣਕਾਰੀ ਉਬੁੰਟੂ ਵੇਬਸਾਈਟ ਉੱਤੇ ਪਤਾ ਕਰ ਸਕਦੇ ਹੋ
ਲਟਪੌਸੈਗਟ ਅਸੀ ਉਬੁੰਟੂ ਸੋਫਟਵੇਅਰ ਸੈਂਟਰ ਦੇ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਹੈ ਕਿ ਉਬੁੰਟੂ ਸੋਫਟਵੇਅਰ ਸੈਂਟਰ ਦੀ ਵਰਤੋ ਕਿਵੇਂ ਕਰਦੇ ਹਨ
ਅਸੀਂ ਇਹ ਵੀ ਸਿੱਖਿਆ ਹੈ ਕਿ ਉਬੁੰਟੂ ਆਪਰੇਟਿੰਗ ਸਿਸਟਮ ਉੱਤੇ ਸੋਫਟਵੇਅਰ ਨੂੰ ਡਾਉਨਲੋਡ ਇੰਸਟਾਲ ਅਪਡੇਟ ਅਤੇ ਅਨਇੰਸਟਾਲ ਕਿਵੇਂ ਕਰਦੇ ਹਨ
ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ
ਉਬੁੰਟੂ ਸੋਫਟਵੇਅਰ ਸੈਂਟਰ ਦੀ ਵਰਤੋ ਕਰਕੇ ਥੰਡਰਬਰਡ ਨੂੰ ਡਾਉਨਲੋਡ ਅਤੇ ਇੰਸਟਾਲ ਕਰੋ
ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ
ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਹੈ
ਜੇਕਰ ਤੁਹਾਡੇ ਕੋਲ ਵਧੀਆ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹਨ
ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ contactspoken tutorialorg ਨੂੰ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ
spoken tutorialorgnmeict ਇੰਟਰੋ ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਸਾਡੇ ਨਾਲ ਜੁੜਣ ਲਈ ਧੰਨਵਾਦ